ਮੇਰੇ ਪਿਆਰੇ ਦੇਸ਼ ਵਾਸੀਓ ਅਜ਼ਾਦੀ ਦੇ ਇੰਨੇ ਲੰਮੇ ਸਮੇਂ ਤੱਕ ਸਾਨੂੰ ਸਾਰਿਆਂ ਨੂੰ ਜਿਸ ਵਾਰ ਮੈਮੋਰੀਅਲ ਦੀ ਉਡੀਕ ਸੀ ਉਹ ਹੁਣ ਖ਼ਤਮ ਹੋਣ ਜਾ ਰਹੀ ਹੈ ਇਸ ਦੇ ਬਾਰੇ ਦੇਸ਼ ਵਾਸੀਆਂ ਦੀ ਜਿਗਿਆਸਾ ਉਤਸੁਕਤਾ ਬਹੁਤ ਸੁਭਾਵਿਕ ਹੈ NarendraModiApp ਤੇ ਉਡੁੱਪੀ ਕਰਨਾਟਕ ਦੇ ਸ਼੍ਰੀ ਓਂਕਾਰ ਸ਼ੈਟੀ ਜੀ ਨੇ ਨੈਸ਼ਨਲ ਵਾਰ ਮੈਮੋਰੀਅਲ ਤਿਆਰ ਹੋਣ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ ਮੈਨੂੰ ਹੈਰਾਨੀ ਵੀ ਹੁੰਦੀ ਹੈ ਅਤੇ ਦੁਖ ਵੀ ਕਿ ਭਾਰਤ ਵਿੱਚ ਕੋਈ ਨੈਸ਼ਨਲ ਵਾਰ ਮੈਮੋਰੀਅਲ ਨਹੀਂ ਸੀ ਇੱਕ ਅਜਿਹਾ ਮੈਮੋਰੀਅਲ ਜਿੱਥੇ ਦੇਸ਼ ਦੀ ਰੱਖਿਆ ਦੇ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਵੀਰ ਜਵਾਨਾਂ ਦੀਆਂ ਬਹਾਦਰੀ ਭਰੀਆਂ ਕਹਾਣੀਆਂ ਨੂੰ ਸਹੇਜ ਕੇ ਰੱਖਿਆ ਜਾ ਸਕੇ ਮੈਂ ਫੈਸਲਾ ਕੀਤਾ ਕਿ ਦੇਸ਼ ਵਿੱਚ ਇੱਕ ਅਜਿਹਾ ਸਮਾਰਕ ਜ਼ਰੂਰ ਹੋਣਾ ਚਾਹੀਦਾ ਹੈ
ਅਸੀਂ ਨੈਸ਼ਨਲ ਵਾਰ ਮੈਮੋਰੀਅਲ ਦੇ ਨਿਰਮਾਣ ਦਾ ਫੈਸਲਾ ਕੀਤਾ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸਮਾਰਕ ਇੰਨੇ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਕੱਲ੍ਹ ਯਾਨੀ 25 ਫਰਵਰੀ ਨੂੰ ਅਸੀਂ ਕਰੋੜਾਂ ਦੇਸ਼ ਵਾਸੀ ਇਸ ਰਾਸ਼ਟਰੀ ਸੈਨਿਕ ਸਮਾਰਕ ਨੂੰ ਆਪਣੀ ਸੈਨਾ ਦੇ ਸਪੁਰਦ ਕਰਾਂਗੇ ਦੇਸ਼ ਆਪਣਾ ਕਰਜ਼ਾ ਚੁਕਾਉਣ ਦੀ ਇਹ ਛੋਟੀ ਜਿਹੀ ਕੋਸ਼ਿਸ਼ ਕਰੇਗਾ

ਮੇਰੇ ਪਿਆਰੇ ਦੇਸ਼ ਵਾਸੀਓ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਦਮ ਅਵਾਰਡ ਨੂੰ ਲੈ ਕੇ ਲੋਕਾਂ ਵਿੱਚ ਬੜੀ ਉਤਸੁਕਤਾ ਸੀ ਅੱਜ ਅਸੀਂ ਇੱਕ ਨਿਊ ਇੰਡੀਆ ਵੱਲ ਵਧ ਰਹੇ ਹਾਂ ਇਸ ਵਿੱਚ ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਜੋ ਗ੍ਰਾਸਰੂਟਲੇਵਲ ਤੇ ਆਪਣਾ ਕੰਮ ਨਿਸ਼ਕਾਮ ਭਾਵ ਨਾਲ ਕਰ ਰਹੇ ਹਨ ਆਪਣੀ ਮਿਹਨਤ ਦੇ ਬਲ ਤੇ ਵੱਖਵੱਖ ਤਰੀਕਿਆਂ ਨਾਲ ਦੂਸਰਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਓ ਲਿਆ ਰਹੇ ਹਨ ਦਰਅਸਲ ਉਹ ਸੱਚੇ ਕਰਮਯੋਗੀ ਹਨ ਜੋ ਜਨਸੇਵਾ ਸਮਾਜਸੇਵਾ ਅਤੇ ਇਨ੍ਹਾਂ ਸਾਰਿਆਂ ਤੋਂ ਵਧ ਕੇ ਰਾਸ਼ਟਰ ਸੇਵਾ ਵਿੱਚ ਨਿਰਸਵਾਰਥ ਭਾਵ ਨਾਲ ਜੁਟੇ ਰਹਿੰਦੇ ਹਨ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਪਦਮ ਅਵਾਰਡ ਦੀ ਘੋਸ਼ਣਾ ਹੁੰਦੀ ਹੈ ਤਾਂ ਉਹ ਪੁੱਛਦੇ ਹਨ ਕੀ ਇਹ ਕੌਣ ਹੈ ਇੱਕ ਤਰ੍ਹਾਂ ਨਾਲ ਇਸ ਨੂੰ ਮੈਂ ਬਹੁਤ ਵੱਡੀ ਸਫਲਤਾ ਮੰਨਦਾ ਹਾਂ ਕਿਉਂਕਿ ਇਹ ਉਹ ਲੋਕ ਹਨ ਜੋ t

ਮੇਰੇ ਪਿਆਰੇ ਦੇਸ਼ਵਾਸੀਓ ਮੈਂ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਅਜਿਹੇ ਦਿਲ ਨੂੰ ਛੂਹਣ ਵਾਲੇ ਅਨੁਭਵ ਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਪਿਛਲੇ ਕੁਝ ਦਿਨਾਂ ਤੋਂ ਮੈਂ ਮਹਿਸੂਸ ਕਰ ਰਿਹਾ ਹਾਂ ਅੱਜਕੱਲ੍ਹ ਦੇਸ਼ ਵਿੱਚ ਜਿੱਥੇ ਵੀ ਜਾ ਰਿਹਾ ਹਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਪੀਐੱਮ ਜੇਅ ਯਾਨੀ ਪੀਐੱਮ ਜਨ ਆਰੋਗਯ ਯੋਜਨਾ ਦੇ ਕੁਝ ਲਾਭਪਾਤਰੀਆਂ ਨਾਲ ਮਿਲਾਂ ਕੁਝ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਇਕੱਲੀ ਮਾਂ ਉਸ ਦੇ ਛੋਟੇ ਬੱਚੇ ਪੈਸੇ ਨਾ ਹੋਣ ਕਰਕੇ ਇਲਾਜ ਨਹੀਂ ਕਰਵਾ ਸਕਦੀ ਸੀ ਇਸ ਯੋਜਨਾ ਨਾਲ ਉਸ ਦਾ ਇਲਾਜ ਹੋਇਆ ਅਤੇ ਉਹ ਸਿਹਤਮੰਦ ਹੋ ਗਈ ਘਰ ਦਾ ਮੁਖੀਆ ਮਿਹਨਤਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਕੰਮ ਨਹੀਂ ਕਰ ਸਕਦਾ ਸੀ ਇਸ ਯੋਜਨਾ ਨਾਲ ਉਸ ਨੂੰ ਲਾਭ ਮਿਲਿਆ ਅਤੇ ਉਹ ਦੁਬਾਰਾ ਸਿਹਤਮੰਦ ਹੋਇਆ ਤੇ ਨਵੀਂ ਜ਼ਿੰਦਗੀ ਜਿਊਣ ਲੱਗਾ
ਭੈਣੋਭਰਾਵੋ ਪਿਛਲੇ 5 ਮਹੀਨਿਆਂ ਵਿੱਚ ਲਗਭਗ 12 ਲੱਖ ਗ਼ਰੀਬ ਪਰਿਵਾਰ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ ਮੈਂ ਵੇਖਿਆ ਕਿ ਗ਼ਰੀਬ ਦੇ ਜੀਵਨ ਵਿੱਚ ਇਸ ਨਾਲ ਕਿੰਨਾ ਵੱਡਾ ਪਰਿਵਰਤਨ ਆ ਰਿਹਾ ਹੈ ਤੁਸੀਂ ਸਾਰੇ ਵੀ ਜੇਕਰ ਕਿਸੇ ਵੀ ਅਜਿਹੇ ਗ਼ਰੀਬ ਵਿਅਕਤੀ ਨੂੰ ਜਾਣਦੇ ਹੋ ਜਿਹੜਾ ਪੈਸੇ ਦੀ ਅਣਹੋਂਦ ਕਾਰਨ ਇਲਾਜ ਨਾ ਕਰਵਾ ਸਕਦਾ ਹੋਵੇ ਤਾਂ ਉਸ ਨੂੰ ਇਸ ਯੋਜਨਾ ਦੇ ਬਾਰੇ ਜ਼ਰੂਰ ਦੱਸੋ ਇਹ ਯੋਜਨਾ ਹਰ ਅਜਿਹੇ ਗ਼ਰੀਬ ਵਿਅਕਤੀ ਦੇ ਲਈ ਹੀ ਹੈ
ਮੇਰੇ ਪਿਆਰੇ ਦੇਸ਼ ਵਾਸੀਓ ਸਕੂਲਾਂ ਵਿੱਚ ਪ੍ਰੀਖਿਆ ਦਾ ਸਮਾਂ ਸ਼ੁਰੂ ਹੋਣ ਹੀ ਵਾਲਾ ਹੈ ਦੇਸ਼ ਭਰ ਵਿੱਚ ਵੱਖਵੱਖ ਸਿੱਖਿਆ ਬੋਰਡ ਅਗਲੇ ਕੁਝ ਹਫ਼ਤਿਆਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਦੇ ਲਈ ਪ੍ਰਕਿਰਿਆ ਸ਼ੁਰੂ ਕਰਨਗੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤਾਪਿਤਾ ਨੂੰ ਅਤੇ ਸਾਰੇ ਟੀਚਰਜ਼ ਨੂੰ ਮੇਰੇ ਵੱਲੋਂ ਹਾਰਦਿਕ ਸ਼ੁਭਕਾਮਨਾਵਾਂ ਹਨ
ਕੁਝ ਦਿਨ ਪਹਿਲਾਂ ਦਿੱਲੀ ਵਿੱਚ ਪਰੀਕਸ਼ਾ ਪੇ ਚਰਚਾ ਦਾ ਇੱਕ ਬਹੁਤ ਵੱਡਾ ਆਯੋਜਨ ਟਾਊਨ ਹਾਲ ਦੇ ਫਾਰਮੈਟ ਵਿੱਚ ਹੋਇਆ ਇਸ ਟਾਊਨ ਹਾਲ ਪ੍ਰੋਗਰਾਮ ਵਿੱਚ ਮੈਨੂੰ ਟੈਕਨਾਲੋਜੀ ਦੇ ਮਾਧਿਅਮ ਨਾਲ ਦੇਸ਼ਵਿਦੇਸ਼ ਦੇ ਕਰੋੜਾਂ ਸਟੂਡੈਂਟਸ ਦੇ ਨਾਲ ਉਨ੍ਹਾਂ ਦੇ ਮਾਤਾਪਿਤਾ ਦੇ ਨਾਲ ਟੀਚਰਜ਼ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਪਰੀਕਸ਼ਾ ਪੇ ਚਰਚਾ ਇਸ ਦੀ ਇੱਕ ਖਾਸੀਅਤ ਇਹ ਰਹੀ ਕਿ ਪ੍ਰੀਖਿਆ ਨਾਲ ਜੁੜੇ ਵੱਖਵੱਖ ਵਿਸ਼ਿਆਂ ਤੇ ਖੁੱਲ੍ਹ ਕੇ ਗੱਲਬਾਤ ਹੋਈ ਕਈ ਅਜਿਹੇ ਪੱਖ ਸਾਹਮਣੇ ਆਏ ਜਿਹੜੇ ਨਿਸ਼ਚਿਤ ਰੂਪ ਵਿੱਚ ਵਿਦਿਆਰਥੀਆਂ ਲਈ ਲਾਭਦਾਇਕ ਹੋ ਸਕਦੇ ਹਨ ਸਾਰੇ ਵਿਦਿਆਰਥੀ ਉਨ੍ਹਾਂ ਦੇ ਅਧਿਆਪਕ ਮਾਤਾਪਿਤਾ ਯੂਟਿਊਬ ਤੇ ਇਸ ਪੂਰੇ ਪ੍ਰੋਗਰਾਮ ਦੀ ਰਿਕਾਰਡਿੰਗ ਦੇਖ ਸਕਦੇ ਹਨ ਤਾਂ ਆਉਣ ਵਾਲੀ ਪ੍ਰੀਖਿਆ ਦੇ ਲਈ ਮੇਰੇ ਸਾਰੇ ਐਕਸਾਮ ਵਾਰੀਅਰਜ਼ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ
ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਦੀ ਗੱਲ ਹੋਵੇ ਅਤੇ ਤਿਓਹਾਰ ਦੀ ਗੱਲ ਨਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ ਸ਼ਾਇਦ ਹੀ ਸਾਡੇ ਦੇਸ਼ ਵਿੱਚ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਾ ਮਹੱਤਵ ਹੀ ਨਾ ਹੋਵੇ ਜਿਸ ਦਾ ਕੋਈ ਤਿਓਹਾਰ ਨਾ ਹੋਵੇ ਕਿਉਂਕਿ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰ ਦੀ ਇਹ ਵਿਰਾਸਤ ਸਾਡੇ ਕੋਲ ਹੈ ਕੁਝ ਦਿਨ ਬਾਅਦ ਮਹਾਸ਼ਿਵਰਾਤਰੀ ਦਾ ਤਿਓਹਾਰ ਆਉਣ ਵਾਲਾ ਹੈ ਅਤੇ ਇਸ ਵਾਰੀ ਤਾਂ ਸ਼ਿਵਰਾਤਰੀ ਸੋਮਵਾਰ ਨੂੰ ਹੈ ਅਤੇ ਜਦੋਂ ਸ਼ਿਵਰਾਤਰੀ ਸੋਮਵਾਰ ਨੂੰ ਹੋਵੇ ਤਾਂ ਉਸ ਦਾ ਇੱਕ ਵਿਸ਼ੇਸ਼ ਮਹੱਤਵ ਸਾਡੇ ਮਨਮੰਦਿਰ ਵਿੱਚ ਛਾ ਜਾਂਦਾ ਹੈ ਇਸ ਸ਼ਿਵਰਾਤਰੀ ਦੇ ਪਵਿੱਤਰ ਤਿਓਹਾਰ ਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤਬਹੁਤ ਸ਼ੁਭਕਾਮਨਾਵਾਂ ਹਨ

ਮੇਰੇ ਪਿਆਰੇ ਦੇਸ਼ ਵਾਸੀਓ ਮਨ ਕੀ ਬਾਤ ਪ੍ਰੋਗਰਾਮ ਦੇ ਮਾਧਿਅਮ ਨਾਲ ਤੁਹਾਡੇ ਸਾਰਿਆਂ ਨਾਲ ਜੁੜਨਾ ਮੇਰੇ ਲਈ ਇੱਕ ਅਨੋਖਾ ਅਨੁਭਵ ਰਿਹਾ ਰੇਡੀਓ ਦੇ ਮਾਧਿਅਮ ਨਾਲ ਮੈਂ ਇੱਕ ਤਰ੍ਹਾਂ ਕਰੋੜਾਂ ਪਰਿਵਾਰਾਂ ਦੇ ਹਰ ਮਹੀਨੇ ਰੂਬਰੂ ਹੁੰਦਾ ਹਾਂ ਕਈ ਵਾਰ ਤਾਂ ਤੁਹਾਡੇ ਸਾਰਿਆਂ ਨਾਲ ਗੱਲ ਕਰਦਿਆਂ ਤੁਹਾਡੀਆਂ ਚਿੱਠੀਆਂ ਪੜ੍ਹਦਿਆਂ ਜਾਂ ਤੁਹਾਡੇ ਫੋਨ ਤੇ ਭੇਜੇ ਗਏ ਵਿਚਾਰ ਸੁਣਦਿਆਂ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਮੈਨੂੰ ਆਪਣੇ ਪਰਿਵਾਰ ਦਾ ਹੀ ਹਿੱਸਾ ਮੰਨ ਲਿਆ ਹੈ ਇਹ ਮੇਰੇ ਲਈ ਇੱਕ ਬਹੁਤ ਹੀ ਸੁਖਦ ਭਾਵਨਾ ਅਨੁਭੂਤੀ ਰਹੀ ਹੈ
ਦੋਸਤੋ ਚੋਣ ਲੋਕਤੰਤਰ ਦਾ ਸਭ ਤੋਂ ਵੱਡਾ ਉਤਸਵ ਹੁੰਦਾ ਹੈ ਅਗਲੇ ਦੋ ਮਹੀਨੇ ਅਸੀਂ ਸਾਰੇ ਚੋਣਾਂ ਦੀ ਗਹਿਮਾਗਹਿਮੀ ਵਿੱਚ ਰੁੱਝੇ ਰਹਾਂਗੇ ਮੈਂ ਖੁਦ ਵੀ ਇਸ ਚੋਣ ਵਿੱਚ ਇੱਕ ਉਮੀਦਵਾਰ ਰਹਾਂਗਾ ਸਵਸਥ ਲੋਕਤੰਤਰੀ ਪ੍ਰੰਪਰਾ ਦਾ ਸਨਮਾਨ ਕਰਦੇ ਹੋਏ ਅਗਲੀ ਮਨ ਕੀ ਬਾਤ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਹੋਵੇਗੀ ਯਾਨੀ ਕਿ ਮਾਰਚ ਮਹੀਨਾ ਅਪ੍ਰੈਲ ਮਹੀਨਾ ਅਤੇ ਪੂਰਾ ਮਈ ਮਹੀਨਾ ਇਨ੍ਹਾਂ ਤਿੰਨ ਮਹੀਨਿਆਂ ਦੀਆਂ ਸਾਡੀਆਂ ਸਾਰੀਆਂ ਜੋ ਭਾਵਨਾਵਾਂ ਹਨ ਉਨ੍ਹਾਂ ਸਾਰਿਆਂ ਨੂੰ ਮੈਂ ਚੋਣ ਤੋਂ ਬਾਅਦ ਇੱਕ ਨਵੇਂ ਵਿਸ਼ਵਾਸ ਦੇ ਨਾਲ ਤੁਹਾਡੇ ਅਸ਼ੀਰਵਾਦ ਦੀ ਤਾਕਤ ਨਾਲ ਫਿਰ ਇੱਕ ਵਾਰ ਮਨ ਕੀ ਬਾਤ ਦੇ ਮਾਧਿਅਮ ਨਾਲ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗਾ ਅਤੇ ਸਾਲਾਂ ਤੱਕ ਆਪਣੇ ਮਨ ਕੀ ਬਾਤ ਕਰਦਾ ਰਹਾਂਗਾ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਹਿਰਦੇ ਤੋਂ ਬਹੁਤਬਹੁਤ ਧੰਨਵਾਦ ਕਰਦਾ ਹਾਂ